ਹੋਰ ਸੁਣਾ ਸ਼ਿੰਦਰ ਫਿਰ ਤੂੰ

ਆਹੋ ਮੈਂ ਸ਼ਿਦਰ ਨੂੰ ਦਈ ਪੁੱਛਣ ਮੈਂ ਹੋਰ ਸੁਣਾ ਫਿਰ ਕਿ ਹੋਇਆ

ਆਹੋ ਮੈਂ ਆਪ ਦਈ ਆ ਕੋਈ ਆਉਣ ਨਹੀਂ ਨਾ ਆਉਣ ਤੇ ਆਹੋ ਤੇ ਹੋਰ ਮੈਕਲ ਅੜੀਏ ਮੈਕਲ ਦਾ ਦਈ ਆ ਕਹਿਣ ਕਿ ਮੈਕਲ ਅੜੀਏ ਸਾਰਾ ਦਿਨ ਕੋਠੇ ਤੇ ਟੰਗਿਆ ਰਹਿੰਦਾ ਕਬੂਤਰਾਂ ਦੇ ਆਰੇ ਲੱਗਾ ਰਹਿੰਦਾ ਅਵੀ ਦੇ ਸਟ ਤੇ ਨੀ ਲੱਗੀ ਡਿੱਗਾ ਹੈ ਆਂਦੇ ਪੌੜੀਆਂ ਤੋਂ

ਓਹਨੂੰ ਛਿੱਤਰ ਮੇਰੇ ਕੋਲੋਂ ਮੈਂ ਚੰਗੇ ਓਹਦੇ ਤਿੰਨ ਚਾਰ ਛਿੱਤਰ ਸਗੋਂ ਮਾਰੇ ਤੇ ਓਹਦੇ ਵਾਲ ਚੰਗੇ ਪੁੱਟੇ ਅਵੀ ਦੇ ਮੈਂ ਨੀ ਵਿਚਾਰਾ

ਉਹ ਮਸ਼ੀਨ ਵਾਲਾ ਭਾਈ ਆਇਆ ਹੀ ਨਾ

ਹਾਡੇ ਮਸ਼ੀਨ ਖਰਾਬ ਹੋਈ ਹੀ ਤੇ ਉਹ ਆਇਆ ਹੀ ਉਹ ਮਸ਼ੀਨ ਵਾਲਾ ਭਾਈ ਤੇ ਓਦੇ ਨਾਲ ਇਕ ਮੁੰਡਾ ਜਾ ਹੀ ਤੇ ਉਹ ਵੀ ਕਬੂਤਰ ਹੀ ਬਸ ਦੇਖੀ ਜਾਂਦਾ ਹੀ ਹੈ ਹਏ ਭੈਣਾਂ ਇਕ ਦਿਨ ਅੱਗੇ ਵੀ ਆਇਆ ਹੀ ਤੇ ਉਹ ਅਮ ਦਿਆਂ ਹੀ ਵਲੋਂ ਪੁੱਛਣ ਤੇ ਉਹ ਕਹਿਣ ਦੀਆ ਹੀ ਕਿੰਨੇ ਤੇਰੇ ਕੋਲ ਤੇ ਉਹ ਕਹਿਣ ਦੀਆ ਬਾਈ ਹਾਡੇ ਕੋਲ ਬੜੇ ਇਦਾ ਇਦਾ ਗੱਲਾਂ ਇਹ ਦਏ ਹੀ ਕਰਨ ਮੈਂ ਹੋਰ ਬਾਜੀ ਇਹ ਤੇ ਮੈਂ ਕਿਹਾ ਬਈ ਇਹਦਾ ਤੇ ਪਾਪਾ ਗੁੱਸੇ ਹੁੰਦਾ ਵਾ ਤੇ ਉਹ ਅੜੀਏ ਕਲ ਰਾਤੀ ਵੀ ਕਹਿਣ ਦੀਆ ਹੀ ਆਂਦਾ ਜਿਦਣ ਮੇਰੇ ਨਾ ਤੂੰ ਸੋਮਵਾਰ ਨਾ ਮਹਿਕ ਨੂੰ ਆਂਦਾ ਸਕੂਲੇ ਆਂਦਾ ਗਿਆ ਤੇ ਕਹਿੰਦਾ ਨਾ ਨਾ ਗਿਆ ਸਕੂਲੇ ਤਾ ਮੈਂ ਕਹਿਣਾ ਕੁੱਖ ਨਹੀਂ ਵਿਚ ਚੁੱਕ ਕੇ ਆਲ਼ਾ ਢਾ ਕੇ ਨਾ ਤੇ ਥੱਲੇ ਸੁੱਟ ਦੇਣਾ ਤੇ ਕਹਿਣਾ ਕੱਖ ਨਹੀਂਓ ਮੈਂ ਤੁਹਾਨੂੰ ਤੇ ਜਿੱਥੇ ਮਰਜੀ ਰੱਖੀ ਜਿੱਥੇ ਆਂਦਾ ਮਰਜੀ ਰੱਖੀ ਕਬੂਤਰਾਂ ਵਲ ਧਿਆਨ ਦਿੰਦੇ ਨਾ ਪੜਦੇ ਨਾ ਕਿਤੇ ਕੁਛ ਨਾ ਕੋਈ ਕੰਮ

ਹੋਰ ਕਿਤੇ ਅੜੀਏ ਨਹਾਉਂਦਾ ਨੇ ਕਿਤੇ ਧੋਂਦਾ ਨਹੀਂ ਕਿਤੇ ਸ਼ੁਦਾਈ ਬਣਿਆ ਕਿਤੇ ਕਿਤੇ ਆਪਣੇ ਵਾਲ ਨਹੀਂ ਕਟਾਉਂਦਾ ਕਿਤੇ ਚਲ ਫਿਰ ਸ਼ਿੰਦਰ ਠੀਕ ਆ ਦੀਦੀ ਰਾਣੋ ਠੀਕ ਆ ਚੰਗਾ ਮੈਂ ਬਾਅਦ ਵਿਚ ਕਰਦੀ ਆ ਠੀਕ ਠੀਕ ਠੀਕ ਠੀਕ

ਹਲੋ ਮਨੀ ਭਾ ਸਾਸਰੀਕਲ ਸਾਸਰੀਕਾਲ ਕੀ ਹਾਲ ਚਾਲ ਆ

ਬਸ ਵਧੀਆ ਹੋਰ ਕੋਈ ਗੱਲ ਬਾਤ

ਚੰਗਾ ਚੰਗਾ

ਅੱਛਾ ਕੀ ਕਰਨਾ ਕੱਲ ਫਿਰ ਕੱਲ ਫਿਰ ਕਲਾਂ ਕੇ ਜਾਵਾਂਗੇ ਕਿਤੇ ਫਿਰ ਪਾਲਟੀ ਪੂਲਟੀ ਕਰਾਂਗੇ ਕਿੱਥੇ ਬੀਜੇ ਸਨ

ਕੱਲ ਵੇਖਦੇ ਕੱਲ ਆਉਨੇ ਆ ਆਹੋ dj ਜਾਲੇ ਵੀ ਲਾਉਣੇ ਆ ਅੱਛਾ ਪਿੰਡ ਆਲੇ ਸੱਦੇ ਕਿ ਨਹੀਂ

ਹਾਂ ਪਲਾਉਣੇ ਬੜੇ ਆਉਣੇ ਆ ਚੱਲ ਵਧੀਆ ਫੇਰ ਕੀ

ਆਵਾਂਗੇ ਜਰੂਰ, ਰਾਤ ਵੀ ਆ

ਆਜੀ ਫੇਰ ਕੱਲ ਪਰਸੋਂ ਦੀ ਗਾਂਹ ਪ ਪਰਸੋਂ ਸੱਚ ਅੱਛਾ ਤੇ ਦਾਰੂ ਦੂਰੀ ਦਾਰੂ ਦੂਰੀ ਵੀ ਪਿਆਦਾਂਗੇ ਅੱਛਾ ਅੱਛਾ ਭੂਆ ਨੇ ਖਾਲੀ ਰੋਟੀ ਹਾਂ ਖਾਲੀ ਆ ਹੁਣੇ ਹਲੇ ਖਾ ਕੇ ਆਇਆ

ਮੈਂ ਵੀ ਖਾਣੀ ਤੇ ਮੈਂਨੂੰ ਫੁਨ ਆ ਗਿਆ ਤੇਰਾ ਅੱਛਾ ਅੱਛਾ ਹੋਰ ਸੁਣਾ ਘਰ ਦੀ ਹਾਂ ਘਰ ਠੀਕ ਆ ਅਮੀ ਲਾਉਣ ਡਏ ਪਏ ਆ

ਆਹੋ ਡੈਡੀ ਧਾਰਾ ਕੱਢਣ ਡਏ ਸੀ

ਹਾਂ ਤੇ ਮੈਂ ਇੱਦਾਂ ਹੀਂ ਬੈਠਾ ਸੀ ਤੇ phone ਵੇਖਣ ਡਿਆ ਸੀ free ਸਾਂ

ਹੁਣ ਫੇਰ ਮੈਂ ਕਿਹਾ ਤੇਰਾ ਫੁਨ ਆ ਗਿਆ ਤੇ ਚੁੱਕ ਕੇ ਤੇ ਮੈਂ ਕਿਹਾ ਪੁੱਛਾਂ ਕੀ ਹਾਲ ਚਾਲ ਆ ਆਹੋ ਕੋਈ ਗੱਲ ਨੀ, ਆਜੀ ਕੱਲ ਜਾਵਾਂਗੇ ਜਾਨ ਫੇਰ hi phi ਹੀਂ ਚਲਜਾਂਗੇ ਕੋਈ ਗੱਲ ਨੀ ਕੱਲ ਨੂੰ ਚੱਲਦੇ ਆ

ਕੋਈ ਨੀ ਮਿਲਦੇ, ਬਾਕੀ ਵੀ ਸੱਦੇ ਮੋਲ ਹੁਣੀ ਸੱਦੇ ਆ ਆਹੋ ਮੋਲ ਮਾਲ ਹੁਣੀ ਵੀ ਸੱਦੇ ਆ ਕਰਣ ਕੁਰਣ ਹੁਣਾ ਨੇ ਵੀ ਆਉਣਾ ਵਾ ਅੱਛਾ ਮੁੰਡੇ ਸਾਰੇ ਲੈ ਆ ਹੋਰ ਸਾਰੇ ਮੁੰਡੇ ਆਉਣਗੇ ਚੱਲ ਵਧੀਆ ਗੱਲ ਆ ਖੋਰੁ ਪਾਉਣਾ ਫਿਰ ਕੱਲ ਆਹੋ ਪੂਰਾ ਪੂਰਾ dj ਆਲੇ ਸੱਦੇ ਜਲ ਚੱਕਈਏ ਠੀਕ ਆ, ਦਾਅ ਪਈ ਤਾਂ ਕੁੱਟਣਾ ਵਾ

ਠੀਕ ਆ ਠੀਕ ਆ ਕੋਈ ਨੀ ਕੱਲੂ ਆਉਂਨੇ ਆ, ਸਦਾ ਕੁੱਟਣੇ ਫਿਰ ਕੋਈ ਗੱਲ ਨੀ

ਹਮ ਠੀਕ ਆ ਕੋਈ ਨਾ ਫਿਰ ਤੂੰ ਵੀ ਆਜੀ ਪਰਸੋਂ ਸਾਡੇ ਪਿੰਡ ਲੈਟਰ ਆ, ਚਾਚੇ ਕਾ

ਆਹੋ ਤੇ ਉਹ ਵੀ ਕਹਿੰਦਾ ਐ ਉਹਨਾਂ ਨੇ ਲੈਟਰ ਜਿਹਾ ਪਾਉਣਾ ਈ ਤੇ but ਮੈਂ ਕਿਹਾ ਕੱਲ ਲਾਉਂਦਾ ਤੇਰਾ ਅੱਜ ਆ ਗਿਆ

ਸੂਰਜ ਰੋਹਿਤ, ਕਰਨ, ਵਿਸ਼ਾਲ, ਤਾਲੂ

ਅੱਛਾ ਮੁੰਡੇ ਮੁੰਡੇ ਮਤਲਬ ਸਾਰੇ ਸੱਦੇ ਆ

ਹਮ ਹੁਣ ਅੱਜ ਪੈਨ ਅੱਜ ਪੈਪ ਪੈ ਗਏ ਆ

ਹਮ ਕੋਈ ਨੀ ਮੈਂ ਟੈਮ ਨਾਲ਼ ਆਜੀ ਮੈਂ ਫੁਨ ਕਰਦੁ ਇੱਕ ਵਾਰੀ ਫੇਰ ਭਾਂਵੇ ਜੇ ਟੈਮ ਲੱਗ ਗਿਆ

ਹਾਂ ਜੇ phone ਨਾ ਲੱਗੂਗਾ ਤੇ ਤੂੰ ਆਪੀ ਆਜੀ

ਹਾਂ, ਹੋਰ ਆਹੋ ਆਵਾਂਗੇ ਬਸ ਵਧੀਆ ਤੂ ਸੁਣਾ, ਵੱਡੇ ਆਪਣੇ ਡੈਡੀ ਦੀ ਕੰਮ ਕਾਰ ਚੱਲਦਾ ਉੱਧਰ ਕਿ ਨਹੀਂ ਬਾਹਰ ਹਾਂ ਬਾਹਰ ਕੰਮ ਕਾਰ ਚੱਲਦਾ ਵਾਂ ਟਰੱਕ ਚੱਲਣ ਡਿਆ ਵਾਂ

ਭੱਜ ਦੋਰ ਤੈਨੂ ਪਤਾ ਕਦੀ ਕਿਤੇ ਜਾਣਾ ਪੈਂਦਾ ਕਦੀ ਕਿਤੇ

ਆਹੋ ਕੰਮ ਕਾਰ ਚ ਈ ਟੈਮ ਲੰਘੀ ਜਾਣ ਡਿਆ ਅੱਜ tent ਦਾ ਸਮਾਨ ਅਲਿਆ ਨੂੰ ਕਹ ਕੇ ਆਇਆ ਸੀ

ਬਸ ਇੱਥੇ ਚਾਰ ਵਜੇ ਦੇ ਈ ਕੰਮ ਪੈ ਜਾਂਦੇ ਆ

ਉਹ ਖਘ ਜਹੀ ਲੱਗ ਗਈ ਠੰਡ ਜਹੀ ਨੂੰ ਛਾਤੀ ਨੂੰ ਠੰਡ ਲੱਗੀ ਆ

ਖੇਡਣ ਈ ਗਏ ਸੀ ਅੱਜ ਬਾਲੀਵਾਲ ਖੇਡ ਕੇ ਆਏ ਆ

ਨਾਸ ਨਾਲ਼ ਹੀਂ ਜਿੱਤ ਗਏ ਅਸੀਂ ਓਥੇ ਦੋ match ਜਿੱਤੇ ਆ

ਅਮ, ਕੱਲ ਨੂੰ ਫੇਰ ਜਾਵਾਂਗੇ ਪਰਸੋਂ ਛੁੱਟੀ ਕਰਨੀ ਆ ਪਰਸੋਂ ਰਹਣਦਾਂਗੇ ਪਰਸੋਂ ਨੂੰ ਲੈਟਰ

ਅੱਜ match state ਕਰਨਾ ਸੀ

ਹਮ, ਉਹ ਕਹਿੰਦੇ ਬਈ ਨਾ ਲਾਲੋ match ਅਸੀਂ ਕਿਹਾ ਅਸੀਂ ਖੇਡਣ ਡਏ ਸਾ ਆਪਣਾ ਪਹਿਲਾਂ

ਫਿਰ ਉਹਨਾਂ ਨੇ ਲਾ ਲਿਆ ਨਿਮਕੇ ਦਾ match ਨਿਮਕਾ ਨਿਮਕਾ

ਫੇਰ ਲਿਮਕਾ ਪੀ ਕੇ ਆਗੈ ਨਾਲੇ ਜਿੱਤ ਗਏ ਅੱਛਾ ਮਤਲਬ ਭਜਾ ਕੇ ਲਿਮਕਾ ਪੂਰਾ ਪੀਤਾ ਠੋਕ ਕੇ ਆਹੋ ਅੱਜ ਤਿੰਨ ਗਲਾਸੀਆ ਪਿਤੀਂਆ ਨਿਮਕੇ ਦੀਆ ਕਸਰ ਕੱਡੀ ਜਿਹੜੀ game ਖੇਡੀ

ਖੇਡਣ ਕਿਹੜਾ ਕਿਹੜਾ ਆਉਂਦਾ ਵਾ ਖੇਡਣ ਮੋਲ, ਸ਼ੇਰਾ, ਬਿੱਟੂ, ਮੀਤ ਗੋਰੂ, ਗੋਤਮ ਤਰਨ

ground ਪਾਣੀ ਪੂਣੀ ਲਵਾਇਆ ਕਿ ਨਹੀਂ ਨਾ ਹਜੇ ground ਨੂੰ ਪਾਣੀ ਲਾਉਣਾ ਵਾ ਮੇਰਾ ਇਰਾਦਾ ਵੀ ਕਵਾਂ ਉਹਨਾਂ ਨੂੰ ਘਰੋਂ ਪਾਣੀ ਤਾਂ ਟਰਾਲੀ ਚ ਖੜਨਾ ਪੈਣਾ ਟੈਂਕੀ ਚ ਰੱਖ ਕੇ

ਕਿਓਕਿ ਗਰੀਓਂਡ ਚ ਬੋੜ ਨੀ ਕਰਾਇਆ

ਕਿਸੀ ਦਿਨ ਖੜਦੇ ਪਾਣੀ ਵੀ ਫੇਰ ground ਗਿੱਲੀ ਜਹੀ ਹੋਜੂਗੀ ਵਧੀਆ ਤਰੋਣਕਾਂ ਡੋਲਦਾਗੇ ਨਾ ਜਿੱਥੇ ਜਿੱਥੇ ਵਾਲੀਵਾਲ ਖੇਡ ਦੇ ਆ

ਸਖਤ ਬੜੀ ਸੱਟਾ ਲੱਗ ਗੀਆ

ਹਮ ਕੋਕੜਬੋਲੀ ਵਾਲੀ ground ਵੇਖੀ ਆ

ਨਾ ਟੈਮ ਹੀਂ ਨਹੀਂ ਸੀ ਮੀਲੱਗਾ ਮੇਰਾ

ਸਾਡੇ ਪਿੰਡ ਈ ground ਵਧੀਆ ਆ ਪਾਣੀ ਪੂਣੀ ਲੱਗ ਜਾਂਦਾ ਵਾ ਤੁਸੀਂ ਕਿੱਦਣ ਕਰਾਉਣਾ ਮੈਂ ਕਿਹਾ ਕੀ ਖੇਡਦੇ ਹੁੰਦੇ ਜੋ ਖੇਡਦੇ ਹੁੰਦੇ ਫੁੱਟਵਾਲ

ਅੱਛਾ ਅੱਛਾ ਚੱਲ ਵਧੀਆ ਵਾਂ ਕਿ ਵੇਹਲਿਆ ਨੇ ਘਰ ਕੀ ਕਰਨਾ

ground ਤੇ ਜਾਓਗੇ ਵਧੀਆ ਤੁਹਾਡਾ ਸਰੀਰ ਹੋਉਗਾ ਬਣਨਾ ਸਾਡੇ ਇੱਥੇ tournament ਵੀ ਹੋਏ bat ball ਦੇ ਅੱਛਾ ਅੱਛਾ bat ball ਦੇ ਹੋਏ ਸੀ ਚੱਲ ਵਧੀਆ ਕੋਣ ਜਿੱਤਿਆ ਸੀ ਨਾਨੋਹਾਰ ਦੀ ਜਿੱਤ ਗਈ ਸੀ final

ਅੱਛਾ ਦੂਜਾ ਇਨਾਮ ਦੂਜਾ ਅਠਾਈ ਹਜ਼ਾਰ

ਅੱਛਾ ਦੂਜਾ ਕੋਣ ਜਿੱਤਿਆ ਦੂਜਾ ਆਪਣੇ ਆਲੇ ਈ ਕੀਰਨ ਕੀ ਸੀ ਦੂਜਾ trophy ਸੀ ਇੱਕ ਸਭ ਤੋਂ ਵੱਡਾ

ਠੀਕ ਆ ਠੀਕ ਆ ਵਧੀਆ ਗੱਲ ਆ ਤੇ ਹਾਂ ਅਮ ਹੋਰ ਅਸੀਂ ਵੀ ਕਰਾਉਣ ਲੱਗੇ ਆ ਵਾਲੀਵਾਲ ਦਾ tournament

ਆਹੋ ਮੈਕੀ ਇੱਥੇ ਤੇ tournament ਹੁਣਾ ਰਾਤ ਨੂ ਡਏ ਆ